ਇਹ ਜਿਹੜੀ ਫੋਟੋ ਹੈ ਇਹਦੇ ਵਿੱਚ ਦੱਸਿਆ ਹੈ ਕੀ ਇੱਥੇ ਇੱਕ ਗੇਟ ਲੱਗਾ ਹੋਇਆ ਔਰ --

ਇਕ ਸਾਈਕਲ ਦਿਖਾਈ ਦੇ ਰਿਹਾ ਕਈ ਸਾਰੇ ਇੱਥੇ ਪੇੜ ਪੌਦੇ ਦਿਖਾਈ ਦੇ ਰਹੇ ਹਨ।

ਕੁੱਛ ਇੱਥੇ ਜੈੱਲੋ ਕਲਰ ਦੇ ਹੈਂ ਕੁੱਛ ਔਰੇਂਜ ਕਲਰ ਦੇ ਹੈਂ।

ਇਹ ਜਿਹੜੀ ਫੋਟੋ ਹੈ ਇਹਦੇ ਵਿੱਚ ਦੱਸਿਆ ਐ ਕਿ ਇੱਥੇ ਇੱਕ ਰੂਮ ਹੈ ਔਰ --

ਕੁੱਛ ਥੈਲੀ ਰੱਖੀ ਹੈ ਇੱਕ ਬੋਰੂ ਰੱਖ ਹੋਇਆ ਹੈ ਕੱਪੜੇ ਰੱਖੇ ਹੋਏ ਹੈਂ।

ਨੇਤਾ ਇਹ ਬੋਲਦੇ ਪਏ ਆ ਔਰ ਕਈ ਸਾਰੇ ਇਥੇ ਆਦਮੀ ਬੈਠੇ ਹੋਏ ਆ ਕਈ ਸਾਰੇ ਪੱਖੇ ਲੱਗੇ ਆ ਪੋਸਟਰ ਲੱਗੇ ਹੋਏ ਐ।

ਰੂਮ ਐ ਸਜਾਵਟ ਕੀਤੀ ਹੋਈ ਐ ਬਹੁਤ ਸਾਰੇ ਪਰਦੇ ਲੱਗੇ ਐ ਔਰ--

ਇਹ ਜੇੜੀ ਫੋਟੋ ਹੈ ਏਦੇ ਵਿਚ ਦਿਸ ਰਿਹਾ ਹੈ ਕੀ ਇਥੇ ਇੱਕ ਮੰਡੀ ਐ।

ਇੱਕ ਸਕੂਲ ਐ ਉਸ ਸਕੂਲ ਦੇ ਵਿੱਚ ਇੱਕ ਔਰਤ ਡਾਂਸ ਕਰ ਰਹੀ ਹੈ ਉਸਨੇ ਸਾੜੀ ਪਾਈ ਹੋਈ ਹੈ।

ਇਸ ਫੋਟੋ ਵਿੱਚ ਤੁਸੀਂ ਹੈ ਕਿ ਇੱਥੇ ਇੱਕ ਘਰ ਹੈ ਔਰ ਘਰ ਦੇ ਬਾਹਰ --

ਕਈ ਸਾਰੇ ਗਮਲੇ ਦੇ ਵਿੱਚ ਪਲਾਂਟ ਲਗਾਇਆ ਔਰ ਕੁਝ ਇੱਥੇ ਟੂਟੀਆਂ ਦਿਖਾਈ ਦੇ ਰਹੀਆਂ ਫੁਹਾਰੇ ਵਾਲਿਆਂ।

ਕੁਝ ਗੱਡੀਆਂ ਦਿਖਾਈ ਦੇ ਰਹੀਐਂ ਦਰਿਆ ਦੇ ਕਿਨਾਰੇ ਤੇ ਕੁਝ ਲੋਕ ਦਿਖਾਈ ਦੇ ਰਏ ਐ ਕਈ ਸਾਰੇ ਇੱਥੇ ਪੇੜ ਪੌਧੇ ਦਿਖਾਈ ਦੇ ਰਏ ਐ।

ਤੇ ਬੈਂਕ ਏਟੀਐਮ ਕੋਈ ਸਾਰੇ ਲੋਕ ਇਥੇ ਦਿਖਾਏ ਦੇ ਰਹੇ ਹੈ।

ਇੱਕ ਦੁਕਾਨ ਐ ਦੁਕਾਨ ਦੇ ਵਿੱਚ ਟੇਬਲ ਰੱਖਿਆ ਐ ਟੇਬਲ ਦੇ ਉੱਪਰ ਕਈ ਸਾਰੀਆਂ ਇੱਥੇ --

ਪਹਾੜ ਐ ਔਰ ਇਥੇ ਕਈ ਸਾਰੇ ਜੰਗਲ ਐ।

ਪੇੜ ਲੱਗੇ ਹੋਏ ਆ ਵੱਡੇ ਵੱਡੇ ਇੱਥੇ ਕਈ ਸਾਰੇ ਆਸ ਪਾਸ ਘਰ ਦਿਖਾਈ ਦੇ ਰਿਹਾ ਕੁਝ ਤਾਰਾ--

ਸਕੂਲ ਐ ਔਰ ਸਕੂਲ ਦੇ ਵਿੱਚ ਕਈ ਸਾਰੇ ਪੇੜ ਪੌਦੇ ਦਿਖਾਈ ਦੇ ਰਹੇ ਐ ਬਾਹਰ ਕਈ ਸਾਰੇ ਪੋਸਟਰ ਲੱਗੇ ਐ।